ਆਮ ਲੋਕ ਤਾਂ ਇੰਨੇ ਕਰ ਨਹੀਂ ਨਾ ਸਕਦੇ ਕਿਉਂਕਿ ਜਿਹੜਾ ਦੇਖੋ ਦੂਸਰੇ ਜਿਹੜੇ ਉਹ celebrity ਨੇ ਜਾ ਨਾ ਕੋਈ ਅਫਸਰ like ਲੋਕ ਨੇ ਉਹਨਾ ਦੀ GYM ਵਗੈਰਾ ਹੁੰਦੀ ਏ ਜਾਂ ਕੋਈ health ਪਰ ਇੰਨਾ ਧਿਆਨ ਦਿੰਦੇ ਏ ਉਹਨਾ ਦੀ diet ਵਿੱਚ fix ਹੁੰਦੀ ਏ

ਉਹ source of income ਏ ਨਾ ਉਹੀ ਫੇਰ ਹੁੰਦਾ ਅਗਲਾ ਕਹਿੰਦਾ ਰੋਟੀ ਤਾਂ ਲਈ ਜਾਵੇ

ਤੇ ਜਿਹੜਾ ਆਪਣਾ health ਪਰ ਆਪਾਂ ਇਹਦੇ ਚ sugar ਦੇ ਵਿੱਚ ਆਪਾਂ ਕੀ ਖਾਣ ਪੀਣ ਦਾ ਆਪਾਂ ਕੀ ਧਿਆਨ ਰੱਖ ਸਕਦੇ ਆ ਕਿਹੜੀ ਚੀਜ ਚ sugar ਜਿਆਦਾ ਏ ਨਾ ਕਿਹੜੀ ਚ protein ਜਿਆਦਾ ਏ ਮੈਨੂੰ ਇਹਦੇ ਬਾਰੇ guide ਕਰੋ

ਕਿਸੇ ਨੂੰ problem ਏ ਨਾ sugar ਦਾ level ਮਤਲਬ ਕਿੰਨੇ ਦਾ ਕਿੰਨੇ ਰਹਿਣਾ ਚਾਹੀਦਾ ਕਿੰਨਾ

sugar ਦਾ level ਏ ਜੀ ਆਪਣਾ ਸਤਰ ਤੋਂ ਇੱਕ ਸੋ ਦੱਸ ਦੇ ਵਿੱਚ ਵਿੱਚ ਰਹਿਣਾ ਚਾਹੀਦਾ ਜੀ ਖਾਲੀ ਪੇਟ ਸਤਰ ਤੋਂ ਇੱਕ ਸੋ ਦੱਸ ਖਾਲੀ ਪੇਟ

ਸਤਰ ਤੋਂ ਇੱਕ ਸੋ ਦੱਸ ਏ ਇਹਦੇ ਵਿੱਚ ਕੋਈ age limit ਵੀ ਏ ਵੀ ਸਤਰ ਜਿੱਦਾ ਮੰਨ ਲੋ ਪੰਜਾਹ ਸਾਲ ਦੀ ਉਮਰ ਏ

ਨਹੀਂ ਉਹ ਕੋਈ ਨੀ ਹੈਗਾ ਇਹਦੇ ਚ ਭਾਵੇ ਉਹ ਬੱਚੇ ਨੇ ਭਾਵੇ ਬਜੁਰਗ ਨੇ ਭਾਵੇ ਜਵਾਨ ਨੇ ਉਹ ਇਹੀ ਏ ratio ਅੱਛਾ ਮਤਲਬ ਇਸ ਚ

ਸਤਰ ਤੇ ਇਸ ਤੋਂ ਉਪਰਲਾ ਇੱਕ ਸੋ ਦੱਸ ਰੋਟੀ ਆ ਜੇ ਕਿਸੇ ਨੇ ਰੋਟੀ ਖਾ ਕੇ sugar ਹੈਗੀ ਉਹਦੀ ਇੱਕ ਸੋ ਸੱਠ ਤੋਂ ਉਪਰ ਨਹੀਂ ਹੋਣੀ ਚਾਹੀਦੀ

ਹਾਂਜੀ ਇਹ level ਨੇ

ਇਹ ਖਾਲੀ ਪੇਟ ਰੋਟੀ ਖਾ ਕੇ ਇੱਕ ਸੋ ਸੱਠ ਤੱਕ ਚਾਹੀਦੀ ਏ ਇੱਕ ਸੋ ਸੱਠ ਤੱਕ ਮਤਲਬ ਇੱਕ ਸੋ ਸੱਠ ਤੱਕ ਮਤਲਬ ਠੀਕ ਏ ਮਤਲਬ ਕੀ

ਹਾਂ ਇਹ level ਨੇ ਬਾਕੀ ਦੀ ਮੈਂ ਨਿਸ਼ਾਨੀ ਦਸੀਆਂ ਕਿਸੇ ਨੂੰ feel ਹੁੰਦਾ ਅਗਲਾ check ਕਰਵਾ ਕੇ ਦੇਖ ਸਕਦਾ ਤੇ ਉਹਦੇ according ਆਪਣਾ treatment ਸ਼ੁਰੂ ਕਰ ਸਕਦਾ ਪਰਹੇਜ ਕਰ ਸਕਦਾ

problem ਏ ਜਿੱਦਾ ਹੁਣ ਇਹਦੀ sugar ਦੀ ਮਨਲੇ ਕਿਸੇ ਨੂੰ ਆਜੇ problem ਇਹ ਤਾਂ ਫੇਰ

ਦੇਖੋ ਛੁਟ ਵੀ ਸਕਦੀ ਏ ਪਰ ਉਹਦੇ ਚ ਏ ਏ ਬੀ ਆ ਆਪਣਾ ਪਰਹੇਜ

diet ਤੇ proper ਚਾਹੀਦੀ ਏ medicine ਵੀ ਆਪਣੀ ਮਤਲਬ ਘੱਟ ਸਕਦੀ ਏ ਬੰਦ ਵੀ ਹੋ ਸਕਦੀ ਏ ਇਹ ਬੰਦੇ ਗਤੇ depend ਏ ਸਾਰਾ

ਜਿੰਨੀ ਏ ਹਾਂ ਜਿੰਨੀ ਆਪਾਂ ਮਹਿਨਤ ਮੁਸ਼ਕਤ ਕਰ ਸਕਦਾ ਵੀ ਹਾਂ ਚੀਜ ਤੇ ਵੀ ਇਹ ਏ ਥੋੜੀ ਜੀ ਉਨੂੰ knowledge ਹੋ ਜਵੇ ਖਾਣ ਪੀਣ ਬਾਰੇ ਵੀ ਹਾਂ ਇਹ ਚੀਜ ਕੀ ਏ ਇਸ ਚ ਕੀ ਏ ਉਹਦੇ according ਫੇਰ ਉਹ

ਹਾਂ health ਚ ਅੱਜਕਲ main ਹੈਗਾ ਕਿਉਂਕਿ ਅੱਜਕਲ ਵਰਜਿਸ਼ ਨੀ ਹੈਗੀ ਜੀ ਹਾਂ ਵਰਜਿਸ਼ ਹੈ ਜੀ exercise

ਏ ਸਾਰਾ ਹੁਣ ਜਿੱਦਾ ਹੁਣ ਕਹਿ ਲੋ ਕਿਉਂਕਿ ਹਰੇਕ ਚੀਜ ਚ ਤਾਂ ਮਿਲਾਵਟ ਏ

ਜਾ ਸਰ ਨੀਂ ਸਕਦਾ

ਛੱਡ ਕੇ ਹੋਰ ਕੀ ਖਾ ਸਕਦੇ ਰੋਟੀ ਖਾ ਲੋ ਰੋਟੀ ਵੀ ਨਹੀਂ ਖਾ ਸਕਦਾ

ਦੁੱਧ ਏ milk ਏ ਉਹਦੇ ਚ ਈ sugar ਏ ਦੱਸੋ ਉਹੀ ਏ ਨਾ ਸਾਰੀਆਂ ਚੀਜ਼ਾਂ ਦਾ ਮਤਲਬ ਅੱਗੇ ਇਸ ਤਰ੍ਹਾਂ ਤਾਂ ਜੀ ਇਹ ਚੀਜ਼ਾਂ ਖਾਂਦੇ ਸੀ ਲੈਂਦੇ ਸੀ ਆਪਣੇ ਬਜੁਰਗ ਉੰਨੀ ਉਹ ਮਹਿਨਤ ਕਰਦੇ ਸੀ ਉਹ

ਵੀ ਜਿਹੜੀਆ ਮਿੱਠਾ ਤਾਂ ਉਹ ਪਹਿਲਾਂ ਵੀ ਕੁਦਰਤੀ ਹੈਗਾ ਈ ਵੱਧ ਏ ਹੁਣ ਦੁੱਧ ਏ ਕੁਦਰਤੀ ਓ ਮਿੱਠਾ ਏ

ਚਿੰਨੀ ਪਾਉ ਤਾਂ ਵੀ ਆਪਣਾ ਮਿੱਠਾ ਉਹ

ਇਹ ਗੱਲਾ ਤਾਂ ਥੋੜਾ ਜਾ ਹੈਗਾ ਵੀ ਇੰਨੁ ਥੋੜਾ ਹਾਂ ਧਿਆਨ ਰੱਖਣਾ ਪੈਂਦਾ ਹਾਂ ਦੂਸਰੀ ਗੱਲ ਇਹ ਹੈ ਜੀ ਜਿਹੜੀ ਮਿਲਾਵਟੀ ਏ ਉਹ ਵੀ ਬਹੁਤ ਗਲਤ ਏ ਅੱਜਕਲ ਉਹਦੇ ਨਾਲ ਵੀ ਸਹਿਤ ਤੇ ਅਸਰ ਪਾਈ ਰਿਹਾ

ਕਰ ਸਕਦੇ ਆ ਤੇ ਜਿਹੜਾ ਮੈਨੂੰ BP ਦੀ ਜਿਹੜੀ medicine ਏ

ਇਹ same ਈ ਹੁੰਦੀ ਏ ਮਤਲਬ ਜਿਹੜੀ ਹੁਣ ਕੀ ਇਹਦੇ ਵਿੱਚ ਕੋਈ ਹੁੰਦੀ ਏ ਘੱਟ ਵੱਧ ਜਾਂ ਕਿਵੇਂ ਵੀ ਏ

ਦੋ ਹਾਂ dose ਵਗੈਰਾ ਹੁੰਦੀ ਏ ਨਾ ਜਿੱਦਾ ਆਪਾਂ ਕਹਿਨੇ ਆ ਵੀ ਅੱਜ ਪੰਜ MG ਜੇ ਏ ਕੱਲ ਨੂੰ ਦੱਸ MG ਜੇ

ਉਹ ਤੁਹਾਡੇ ਉਹਦੇ ਤੇ depend ਏ ਵੀ ਤੁਹਾਡੀ rating ਕਿੰਨੀ ਏ

ਮ ਹਾਂ BP ਦੀ ਜਿਵੇਂ ਗੱਲ ਕਰਦੇ ਓ ਇਹਦਾ ਹੈਗਾ ਵੀ ਆਪਣੀ ਓ ਪੰਜ MG ਏ ਜਾਂ ਦੱਸ MG ਹੈਗੀ ਏ ਜੇ ਤੁਹਾਡਾ level ਮਾੜਾ ਜਾ ਸ਼ੁਰੂ ਹੋਇਆ

ਨਿਚਲੇ level ਤੋਂ ਸ਼ੁਰੂ ਕਰਦੇ ਪੰਜ MG ਨਾਲ ਇਹਨਾ ਦਾ ਇੱਥੇ ਰੁਕ ਜਾਵੇ ਜਿਆਦਾ dose ਵਾਲੀ medicine ਨਾ ਦੇਣੀ ਪਵੇ ਜੇ ਤੁਹਾਡਾ

level ਵੱਧਦਾ ਜਾਂਦਾ ਫੇਰ ਉਹ ਦੱਸ ਪੰਜਾਹ ਸੋ ਜਾਂ ਦੋ tablet ਦਿਨ ਚ ਕਰਦੋ ਉਹ ਫਿਰ

sir ਮੈਨੂੰ ਇਹ ਦੱਸੋ ਜਿਹੜਾ ਹੁਣ ਮੈਂ ਕਈ ਜਾਣੇ ਦੇਖੇ ਏ ਉਹ ਮਾਸ ਦੇ ਵਿੱਚ ਟਿਕਾ ਲਗਾਂਦੇ ਹੁੰਦੇ ਏ

ਉਹ ਨਾ ਸਾਡਾ ਇੱਕ relative ਏ ਉਹ ਕੀ ਕਰਦਾ ਸੀਗਾ ਨਾ injection ਲਾਂਦਾ ਸੀ ਆਪ ਹੀ ਖੁਦ ਹੀ injection ਲਗਾ ਲੈਂਦਾ ਸੀਗਾ ਕਦੇ ਬਾ ਤੇ ਕੀ ਕੀਤੇ ਉਹ

ਨਹੀਂ ਨੁਕਸਾਨ ਤਾਂ ਉਹ ਕੁੱਝ ਨੀਂ ਹੈਗਾ ਪਰ ਇਹ ਏ ਵੀ ਜਦ ਸ਼ਰੀਰ insulin ਬਨਾਣਾ ਬੰਦ ਕਰ ਦੇ ਨਾ ਫਿਰ ਆਪਣਾ ਬਾਹਰੋ insulin ਦੇਣੀ ਪੈਂਦੀ ਏ

ਹਾਂ ਇੱਕ ਤਾਂ ਥੇਰੀ ਆਪਣਾ ਸਰੀਰ ਹੈਗਾ ਨਾ ਆਪਣੇ ਆਪ ਹੀ ਬਣਾਉਂਦਾ ਰਹਿੰਦਾ ਕੋਈ ਚੀਜ ਉਹਨੇ ਹੁਣ ਜੇ ਬਣਾਉਣੀ ਈ ਬੰਦ ਕਰਤੀ ਫੇਰ ਆਪਾਂ ਨੂੰ ਬਾਹਰੋ ਦੇਣੀ ਪੈਂਦੀ ਏ ਨਾ ਜਿਵੇਂ ਸਾਹ ਕਹਿ ਲੋ ਜਿਵੇਂ ਆਪਾਂ ventilator ਤੇ ਲਾਉਣੇ ਆ

ਥਾ ਦੇ ਰਹੇ ਆਪਾਂ ਬਾਹਰੋ ਦੇ ਰਹੇ ਆ ਉਹ

ਜੇ ਨਹੀਂ ਦੋ ਗੇ ਉਹਦਾ sugar ਦਾ level insulin sugar ਦੇ level ਨੂੰ control ਕਰਦੀ ਏ ਜੇ ਕਹਿਏ ਨਾ ਤੁਹਾਡੀ ਇਹ ਠੀਕ ਏ ਪਰ ਦੇਖੋ ਇੱਕ ਇੱਕ young young ਬਣਦਾ ਠੀਕ ਏ ਲਾ ਲੋ ਦੱਸ ਸਾਲ ਤੱਕ ਬੰਦਾ ਇੱਕ medicine ਖਾ ਸਕਦਾ

ਦੱਸ ਸਾਲ ਤੋਂ ਥਲੇ ਹਨਾ ਉਹ ਆਪਾਂ ਨੂੰ ਕਿਵੇਂ ਦੇਖੋ ਨੇ ਉਹਨੇ medicine ਖਾ ਹੋਣੀ ਉਹਦੇ ਕੋਲੋ ਤੇ ਉਹਦਾ ਕਿਵੇਂ injection ਵਗੈਰਾ ਲੱਗਦੇ ਹੋਣੇ ਉਹਦੇ ਨਾ

ਕਿਉਂਕਿ ਇਹ ਏ ਨਾ ਮੁਹ ਰਹੀ ਤਾਂ ਖਾ ਨੀਂ ਸਕਦਾ ਉਹ

ਦੇਖੇ ਹੋਣੇ ਤੁਸੀਂ ਲਾ ਲੋ ਲਗਾਉਂਦੇ ਨੇ ਪਹਿਲਾਂ ਮਾਂ ਬਾਪ ਲਾਉਂਦੇ ਨੇ ਫੇਰ

ਬੱਚਾ ਆਪ ਵੱਡਾ ਹੋ ਜਾਂਦਾ ਫੇਰ ਉਹ ਆਪ ਲਗਾਉਣਾ ਸ਼ੁਰੂ ਕਰ ਦਿੰਦਾ

ਉਹ ਮੇਰਾ ਨਾ ਇੱਕ ਦੋਸਤ ਸੀਗਾ ਬੱਚੀ ਨਾ ਉਰੇ bus stand ਦੇ ਕੋਲ ਘਰ ਏਵ ਦੇਖੋ ਸਵੇਰੇ ਬੇਟਾ ਹੋਇਆ ਦੁਪਹਿਰ ਨੂੰ sugar ਘੱਟ ਗਿਆ ਉਹਦਾ

ਉਹਦੇ ਬੇਟਾ ਹੋਇਆ

ਦੋ ਤਿੰਨ ਦੋ ਚਾਰ ਘੰਟਿਆਂ ਦੀ ਗੱਲ ਏ ਦੋ ਚਾਰ ਘੰਟੇ ਚ sugar ਘੱਟ ਗਿਆ ਉਹਦਾ

ਤੇ ਹੁਣ ਕੀ ਏ PGIਫੇਰ ਉਹਨੂੰ refer ਕਰਿਆ ਉਹਨਾ ਨੇ hospital ਵਾਲਿਆਂ ਨੇ

ਫੇਰ ਉਹ ਚਾਰ ਪੰਜ ਦਿਨ ਰਿਹਾ ਉੱਥੇ ਉਹ

ਦੇਖ ਲੋ ਵੀ ਕਹਿ ਲੋ ਵੀ ਜਮਦੇ ਬੱਚੇ ਦਾ ਵੀ sugar ਘੱਟ ਗਿਆ ਦੇਖਲੋ ਹਾਂ ਉਹ ਘੱਟ ਜਾਂਦਾ ਇਹ ਉਹਦੇ ਚ ਬੱਸ ਬਿਮਾਰੀਆਂ ਹੈਗੀ ਜਿਹੜੀ ਪਹਿਲਾਂ ਪੀੜੀ ਦਰ ਪੀੜੀ ਜਿਵੇਂ ਆਪਾਂ ਜੇ ਉਹ ਵੀ ਹੋ ਜਾਂਦੀ ਏ ਤੇ

ਕੋਈ ਨਾ ਕੋਈ ਕਮੀ ਕਰਕੇ ਸਰੀਰ ਨਹੀਂ ਉਹ ਕਰਦਾ insulin ਨਹੀਂ ਬਣਾਉਂਦਾ ਉਹਦੇ ਨਾਲ ਉਹ

ਇੰਨੀ ਘੱਟ ਉਮਰ ਦੇ ਬੱਚੇ ਦਾ sugar ਘਟਿਆ ਫੇਰ ਉਹਦੀ mother ਨੂੰ ਕੋਈ ਦਿਕਤ ਹੋਣੀ ਏ ਨਾ ਇਹਦੇ ਕਿਉਂਕਿ diet ਤਾਂ ਪੇਟ ਚ mother ਦੇ through ਹੀ ਜਾ ਰਹੀ ਏ ਉਹਨੂੰ ਹਾਂ ਇਹ ਵੀ ਇੱਕ reason ਹੋਏਗਾ ਮਤਲਬ ਵੀ

problem ਜਾਂ proper diet ਨਹੀਂ ਲੀਤੀ ਉਹਨਾ ਨੇ ਬੱਚੇ ਨੂੰ ਕੁਦਰਤੀ ਉਹ ਵੀ ਜਿਹੜੀ ਪੈਣ ਕਿਰਿਆ ਉਹ ਆ ਬਣਾਉਣਾ ਉਹਦੇ body ਨੂੰ ਉਹ ਈ ਨਹੀਂ ਹੋਇਆ ਵੀ ਬਣਾ ਇਈ ਨਹੀਂ ਸਕਦਾ

ਠੀਕ ਏ ਚਲੋ ਸਿਰ ਤੁਸੀਂ ਵਧੀਆ ਬਹੁਤ ਵਧੀਆ guide ਕਰਿਆ ਤੇ ਮੈਨੂੰ ਇੱਕ ਦੋ tips ਦਵੋ ਵੀ ਮੈਂ ਕਿਵੇਂ ਧਿਆਨ ਰੱਖਾ